ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਮੇਰਾ ਬੇਟਾ ਕਹਿ ਰਿਹਾ ਸੀਗਾ ਮੈਂ ਤਾਂ ਆਪਣੀ wife ਨੂੰ ਕਹੂੰਗਾ ਵੀ pent shirt ਪਾਲਾ ਪੰਜਾਬੀ suit ਪਾਉਣ ਦੀ ਜਰੂਰਤ ਨਹੀਂ ਪਰ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਜਿਸ ਢੰਗ ਨਾਲ ਉਹ ਇਹ ਕਹਿ ਰਿਹਾ ਹੈ ਨਾ ਜਦੋਂ ਤੂੰ ਬਾਹਰ ਜਾਕੇ ਆਪਣੀ wife ਨੂੰ ਬਾਹਰ ਲੇਕੇ ਘੁਮੰਣ ਵਾਸਤੇ ਲੇਕੇ ਜਾਏਗਾ ਨਾ ਲੋਕੀ ਤੇਰੇ ਵੱਲ ਵੇਖਣਗੇ ਤਾਂ ਖੁਦ ਹੀ ਖੁਦ ਕਿ ਸੋਚਣਗੇ ਉਹ ਬਸ ਪਹਿਲਾਂ ਤੇਨੂੰ ਖੁਦ ਨੂੰ ਹੀ ਸ਼ਰਮ feel ਹੋਊਗੀ ਵੀ ਨਹੀਂ ਮੈਂ ਗਲਤ ਕਹਿ ਰਿਹਾ ਜੋ ਪੰਜਾਬੀ

ਸ਼ਕਲ ਤੋਂ ਤਾਂ ਇੱਦਾਂ ਲੱਗ ਰਿਹਾ ਜਦੋਂ ਫੇਰ ਪ੍ਵਾਨ੍ਗੇ ਨਾ ਪਤਾ ਤਾਂ ਉਹਦੋਂ ਹੀ ਲਗੇਗਾ ਕਿ ਭਾਲਦੇ ਨੇ ਉਹ ਤਾਂ ਪਤਾ ਹੀ ਹੈ ਸਹੀ ਗੱਲ ਹੈ ਕਿਉਂਕਿ ਫੇਰ ਪੰਜਾਬੀ suit ਦਾ ਮੁਕਾਬਲਾ ਤਾਂ ਕੋਈ pent shirt ਹੋਵੇ ਭਾਵੇਂ ਕੋਈ dress ਹੋਵੇ ਉਹ ਰੀਸ ਤਾਂ ਕੋਈ ਵੀ ਨੀ ਕਰ ਸਕਦਾ ਹੈਗਾ

ਪਹਿਲਾਂ ਪੁਰਾਣੇ ਘਰਾਂ ਚੋ ਜਦੋਂ ਵਿਆਹ ਹੁੰਦੇ ਸੀ ਜਾ ਕੁੱਛ ਵੀ ਹੁੰਦਾ ਸੀ ਹਨਾ ਤੇ ਕਿੰਨੀਆ ਰੋਣਕਾ ਲੱਗਦੀਆਂ ਸੀ ਤੇ ਕਿੰਨੇ ਸਾਰੇ ਸਾਰੇ ਹੀ ਮਤਲਬ ਕਿ ਐਨ ਸਭਨੇ ਆਪਣੇ ਨਵੇਂ ਨਵੇਂ suit ਸਵਾਨੇ ਨਵੀਆਂ ਨਵੀਆਂ ਨਾਲ ਫੁਲਾਕਰੀ ਲੈਣੀਆ ਜਾ ਕੁੱਛ ਵੀ ਐ ਹੁਣ ਉਹ ਚੀਜਾਂ ਹੈ ਹੀ ਨੀ ਹੁਣ ਫੁਲਕਾਰੀ ਕੋਈ ਲਿੰਦਾ ਨਹੀਂ ਹੈਗਾ ਪਿਆ ਪਰ ਬੇਸ਼ਕ ਨਹੀਂ ਲੈਂਦਾ ਪਿਆ ਪਰ ਜੇ ਕਿਸੇ ਇੱਕ ਅੱਧੇ ਨੇ ਲੀਤੀ ਹੋਵੇ ਤਾਂ ਉਹ ਤਾਂ ਫੇਰ ਲੈਦਾ ਹੀ ਦਿਸਦਾ ਹੈ ਸਗੋਂ ਸਾਰਿਆ ਨਾਲੋ ਜਿਆਦਾ ਉਹੀ ਵਧੀਆ ਲੱਗਦਾ ਜਿਹਨੇ ਫੁਲਕਾਰੀ ਲੀਤੀ ਹੁੰਦੀ ਹੈ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ suit ਸੋਹਣਾ ਪਾਇਆ ਹੋਵੇ ਪਰ ਫੁਲਕਾਰੀ ਹੈਗੀ ਹੈ ਪਰ ਅੱਜ ਦੇ time ਚ ਤੁਹਾਨੂੰ ਲੱਗਦਾ ਅੱਜ ਦੇ ਜਿਸ ਹਿਸਾਬ ਨਾਲ ਜਿਹੜੇ ਲੋਕੀ ਨੇ ਅੱਜਕਲ ਦੀ ਕੁੜੀਆਂ ਤਾਂ ਚੁੰਨੀ ਤੱਕ ਨਹੀਂ ਲੈਂਦਿਆਂ ਫੁਲਕਾਰੀ ਤਾਂ ਦੂਰ ਦੀ ਗੱਲ ਹੈ ਲੇਨੀ

ਪਰ ਇੱਕ ਗੱਲ ਹੈ ਇਹ ਗੱਲ ਮਤਲਬ ਕਿ ਹੁਣ ਜੇ notice ਕੀਤੀ ਜਾਵੇ ਵੀ ਅੱਜ ਦੀ ਕੁੜੀਆਂ ਤੋਂ ਲੈਕੇ ਤੇ ਜਿਹੜੀਆਂ ਪਿੱਛੇ ਆ ਜਾਂਦੀਆਂ ਨੇ ਜਨਾਨੀਆ ਸੀ ਕੁੜੀਆਂ ਸੀ ਉਹਨਾਂ ਦਾ ਅੱਲਗ ਹੀ ਅੱਜ ਵੀ ਉਹ ਆਪਣਾ culture change ਨਹੀਂ ਕਰਦੀਆਂ ਉਹਨਾ ਦੇ ਹੁਣ ਵੀ ਤੁਸੀਂ ਦੇਖਲੋ ਪੰਜਾਬੀ suit ਸਿਰ ਤੇ ਚੁੰਨੀ ਇੰਨੀਆ ਸੋਹਣੀਆ ਲੱਗਦੀਆਂ ਨੇ

ਅੱਗੇ ਕੁੜੀਆਂ ਉਹ trend ਚ ਆਣਾ ਨੀ ਚਾਹੁੰਦੀਆ ਹੈਗੀਆਂ ਹਮ ਨਹੀਂ ਆਉਂਣਾ ਚਾਹੁੰਦੀਆ ਹੈਗਿਆ ਉਹਨਾ ਦੇ ਸਿਰਫ ਆਪਣੀ ਪੈਂਟਾ ਸ਼ਰਟਾਂ ਪਾਕੇ ਅਸੀਂ ਬਹੁਤ ਜਿਆਦਾ ਸੋਹਣੀ ਲੱਗ ਰਹੀਆਂ

pent shirt ਪਾਕੇ ਉਹਦੇ ਵਿੱਚ ਹੀ comfortable ਹੈ ਸਾਨੂੰ suit ਚ

ਮੈਨੂੰ ਤਾ ਇਦਾਂ ਲੱਗਦਾ ਕਿਤੇ ਨਾ ਕਿਤੇ ਕੋਈ ਮਤਲਬ ਕਿ ਖਰੀਦ ਵੀ ਲਵਾ stich ਕਰ ਵੀ ਲਵਾ ਆਪਣਾ palazzo stich ਕਰ ਲਵਾਂ ਜਾ ਕੁੱਛ ਅੰਦਰ ਦੀ ਸ਼ਰਾਰਾ ਜਾ ਕੁੱਛ ਵੀ ਇੱਦਾਂ ਦਾ stich ਕਰ ਲਵਾਂ ਮੈਨੂੰ ਇੱਦਾਂ ਲੱਗਦਾ ਹਾਏ ਕਿ ਮੈਂ ਪੰਜ ਮੀਟਰ suit ਦਾ ਨਾਸ ਮਾਰ ਲਿਆ ਲਿਆਕੇ ਮੈਂ ਪਾਣਾ ਨੀ ਹੈਗਾ ਇੱਕ ਵਾਰੀ ਪਾਕੇ ਮੈਂ ਉਹ ਦੁਬਾਰਾ ਉਹ suit ਪਾਂਦੀ ਨੀ ਹੈਗੀ

ਆਪਾਂ ਤਾਂ ਆਪਨੇ ਉਹੀ ਪੰਜਾਬੀ culture ਦੇ ਨਾਲ ਹੀ ਜੁੜੇ ਰਹਿਣਾ ਆਪਾਂ ਤਾਂ ਉਹੀ ਪਾ ਸਕਦੇ ਹਾਂ ਸੱਚੀ ਗੱਲ ਹੈ ਮੈਂ ਤਾਂ ਜਿਸ ਹਿਸਾਬ ਨਾਲ ਥੋਡੀ ਸੋਚ ਦੇਖੀ ਹੈ ਤੁਸੀਂ ਕਹਿ ਰਹੇ ਹੋ ਭਾਵੇਂ ਕੋਈ ਵੀ ਮਤਲਬ ਕਿ trend ਆ ਜਵੇ ਕੋਈ ਵੀ ਜਵਾਨੀ ਦਾ ਜਿਵੇਂ ਦਾ ਅਜੀਏ ਪਰ ਆਪਾਂ ਹੁਣ ਪੰਜਾਬੀ culture ਨਹੀਂ ਭੁਲਣਾ ਹੈਗਾ ਹਾਂ ਆਪਾਂ ਉਹੀ ਪਾਵਾਂਗੇ ਉਹੀ ਰੱਖਾਂਗੇ ਸਹੀ ਗੱਲ ਹੈ ਕਿਉਂਕਿ ਜਿਹੜੇ ਪੰਜਾਬੀ culture ਚ ਦੇਖਿਆ ਜਾਵੇ ਉਹ ਆਲੀ ਤਾਂ ਟੋਹਰ ਅਲੱਗ ਹੀ ਹੈ ਪਹਿਲਾਂ ਪਿੱਛਲੇ ਚ ਜਮਾਨੇ ਚ ਜਨਾਨੀਆ ਕਿੰਨੇ ਸੋਹਣੇ suit ਪਾਕੇ ਫੁਲਕਾਰੀ ਲੀਤੀਆ ਮਤਲਬ ਕੀ

ਚੀਜਾਂ ਖਤਮ ਹੋਗੀਆਂ ਤਾਂ ਕੋਈ ਕੋਈ ਸਾਡੇ ਵਰਗੇ ਹੈਗੇ ਨੇ ਜਿਹੜੇ ਅਜੇ ਵੀ ਕਹਿੰਦੇ ਨੇ ਕੇ ਅਸੀਂ suit ਹੀ ਪਾਵਾਂਗੇ ਅਸੀਂ ਨੀ ਪਾ ਸਕਦੇ ਹੈਗੇ ਇਹ ਕੁੱਛ ਚਲੋ ਮੈਨੂੰ ਬਹੁਤ ਵਧੀਆ ਲੱਗਿਆ ਜਿਸ ਹੀਸੰ ਨਾਲ ਤੁਸੀਂ ਨੇ ਮੈਨੂੰ ਕਿਹਾ ਨਾ ਵੀ ਮੈਂ ਤਾ ਜਿਸ ਹਿਸਾਬ ਨਾਲ ਪੰਜਾਬੀ culture ਨੀ ਛੱਡ ਸਕਦੀ ਇਹ ਸਾਡੀ ਪਿੱਛੇ ਤੋਂ ਪਿੱਛੇ ਚੱਲਦੀ ਪੀੜੀ ਐ ਨਾ

ਉਹਨਾ ਨੂੰ ਵੀ ਪਤਾ ਬੇਸ਼ਕ ਉਹ ਮਾੜਾ ਮੋਟਾ ਇਧਰ ਉਧਰ ਹੋ ਵੀ ਜਾਣਗੇ ਪਰ ਫੇਰ ਵੀ ਉਹ ਆਪਨੇ ਸਹੀ

ਕਿਉਂਕਿ ਉਹਨਾ ਨੂੰ ਪਤਾ ਸਾਡੇ ਪਰਿਵਾਰ ਵਿੱਚ ਕਿੱਦਾਂ ਦੇ ਉਹ ਨੇ ਪੰਜਾਬੀ culture ਦੀ ਤਾਂ ਗੱਲ ਕੁੱਛ ਅਲੱਗ ਹੀ ਹੈ ਉਹ ਤਾਂ ਆਪਾਂ ਕਿਹ ਨੀ ਸਕਦੇ

ਹਾਂਜੀ ਅਨੀਤਾ ਜੀ ਫੁਲਕਾਰੀ ਦੇ related ਗੱਲ ਕਰਨੀ

ਜਿਵੇਂ ਆਪਾਂ ਕੋਈ ਫੁਲਕਾਰੀ

ਸਭ ਤੋਂ ਪਹਿਲਾਂ ਫ਼ੇਰ ਆਪਾਂ ਫੁਲਕਾਰੀ ਬਣਾਉਣ ਵਾਸਤੇ

ਸਭ ਤੋਂ ਪਹਿਲਾਂ ਆਪਾਂ ਦੇਖਣਾ ਕੇ ਕੱਪੜਾ ਕਿਹੜਾ ਲੈਣਾ ਦੁਪੱਟੇ ਤੇ ਕਰਵਾਉਣੀ ਆ ਸੂਟ ਤੇ ਕਰਵਾਉਣੀ ਆ fabric ਕਿਹੜਾ ਲੈਣਾ ਹੈਗਾ

ਸਭ ਤੋਂ ਪਹਿਆਂ ਆਪਾਂ fabric ਦੇਖਾਂਗੇ ਫ਼ੇਰ ਉਸ ਤੋਂ ਬਾਅਦ ਆਪਾਂ design select ਕਰਨਾ ਵੀ ਕਿਹੜਾ design ਬਣਾਉਣਾ ਫ਼ੇਰ ਉਸ ਤੋਂ ਬਾਅਦ color combination

ਜਿਵੇਂ ਹੁਣ ਆਪਾਂ fabric ਦੇਖ ਲਿਆ

ਕਰ ਲਿਆ ਕੇ ਸਾਨੂੰ deepen ਦਾ ਚਾਹੀਦਾ ਜਾਂ ਆਪਾਂ ਨੂੰ pure ਦਾ ਚਾਹੀਦਾ ਚਿਨੋਨ ਸ਼ਿਫੋਨ ਦਾ ਚਾਹੀਦਾ ਕੋਈ ਵੀ ਹਨਾ ਆਪਾਂ select ਕਰ ਲਿਆ ਇੱਕ ਉਹਦੇ ਤੇ ਆਪਾਂ ਹੁਣ ਫੁਲਕਾਰੀ ਦੀ ਕਢਾਈ ਕਰਨੀ ਹੈ

ਫ਼ੇਰ ਆਪਾਂ ਕਢਾਈ ਕਰਨ ਵਾਸਤੇ ਚਲੋ ਤੁਸੀਂ ਕਿਹਾ color combination ਆਪਾਂ ਚਲੋ ਉਹ ਵੀ ਕਰ ਲੇ ਪਰ ਉਹਦੇ design ਵੀ ਤਾਂ ਕਿਤੇ ਨਾ ਕੀਤਾ ਆਪਾਂ ਦੇਖਾਂਗੇ ਹਾਂਜੀ design ਕਈ ਵਾਰੀ ਆਪਾਂ net ਤੇ ਵੀ ਦੇਖ ਲੈਂਦੇ ਹਾਂ ਕੇ ਕਈ ਵਾਰੀ ਕਿਸੇ ਦੇ ਪਾਇਆ ਵੀ ਦੇਖ ਸਕਦੇ ਹਾਂ ਆਪਾਂ market ਚ ਜਾਂਦੇ ਹਾਂ ਜਾਂ ਕਿਸੇ ਦੇ ਪਾਇਆ ਦੇਖਿਆ ਹੁੰਦਾ

ਜਾਂ ਆਪਾਂ net ਤੋਂ ਵੀ ਕੱਢ ਲੈਂਦੇ ਹਾਂ ਅੱਜਕਲ ਤਾਂ net ਤੇ ਬਹੁਤ ਸਹੂਲਤਾਂ ਹੋ ਗਈਆਂ ਨੇ ਹਾਂ ਇਹ ਚੀਜ਼ਾਂ ਵੀ ਆ ਗਈਆਂ ਨਾ

ਫ਼ੇਰ ਹੁਣ ਇਹ ਆਪਾਂ ਦੁਪੱਟਾ ਛਾਪਣਾ

ਫ਼ੇਰ ਆਪਾਂ trace ਵਗੈਰਾ ਦੇਖਾਂਗੇ trace ਵਾਸਤੇ ਫ਼ੇਰ ਆਪਾਂ ਨੂੰ ਕੀ ਕੀ material ਚਾਹੀਦਾ ਕਿਵੇਂ ਆਪਾਂ ਕਰਾਂਗੇ trace ਹਨਾ

ਫ਼ੇਰ ਅਮ ਕਿਹੜਾ thread ਚਾਹੀਦਾ ਹੁੰਦਾ ਹੈ

ਵੀ ਜਲ ਵਾਲਾ ਬਣਾਉਣਾ four side ਬਣਾਉਣਾ ਜਾਂ two side ਬਣਾਉਣਾ

ਹਲਕਾ ਚਾਹੀਦਾ ਜਾਂ ਆਪਾਂ ਨੂੰ heavy ਚਾਹੀਦਾ

ਹਾਂ ਪਹਿਲਾਂ ਆਪਾਂ ਫ਼ੇਰ trace ਤੇ draw ਕਰਾਂਗੇ draw ਕਰਕੇ ਫ਼ੇਰ ਆਪਾਂ ਅਮ ਮਿੱਟੀ ਦਾ ਤੇ ਜਿਵੇਂ ਤੁਸੀਂ use ਕਰਦੇ ਹੋਵੋਂਗੇ trace ਬਣਾਉਣ ਵਾਸਤੇ ਨੀਲ ਵਗੈਰਾ ਵੀ ਦਿੰਦੇ ਹੋਵੋਂਗੇ

ਹਾਂ ਜਿਹੜੀ ਪੁਨੀ ਕਰਦੇ ਓ ਜਿਹੜੀ ਹੁਣ pining ਕਰਦੇ ਹੋ trace ਬਣਾਲੀ ਆਪਾਂ ਉਹਦੀ pining ਕਰਨੀ ਹੈ ਉਹ pining ਨੂੰ ਤੁਸੀਂ ਹੱਥ ਕਰਦੇ ਹੋ ਜਾਂ ਮਸ਼ੀਨ ਨਾਲ ਉਹ ਹੱਥ ਨਾਲ ਵੀ ਹੋ ਜਾਂਦੀ ਆ ਮਸ਼ੀਨ ਨਾਲ ਵੀ ਪਰ ਮਸ਼ੀਨ ਨਾਲ ਜਿਆਦਾ best ਹੁੰਦੀ ਆ ਕਿਉਂਕਿ ਉਹ ਬਰੀਕ ਹੁੰਦੀ ਆ ਜਲਦੀ ਹੁੰਦੀ ਆ ਹੱਥ ਨਾਲ ਥੋੜੀ ਸੁਈ ਮੋਟੀ ਮੋਟੀ or time ਈ ਬਹੁਤ ਜਿਆਦਾ ਲੱਗਦਾ ਅੱਜਕਲ ਮਸ਼ੀਨ ਨਲ ਹੀ ਕਰਵਾ ਰਹੇ ਹਾਂ ਠੀਕ ਹੈ ਤਾਂ ਜਿਹੜੀ ਇਹ ਕਢਾਈ ਹੈ ਇਹ computer ਨਾਲ ਵੀ ਤਾਂ ਹੋ ਸਕਦੀ ਹੈ ਅੱਜਕਲ ਜਿਵੇਂ ਜਿਆਦਾ ਤਰ trend ਅੱਜਕਲ computerized ਕਢਾਈਆਂ ਚਲ ਰਹੀਆਂ ਨੇ ਤਰ੍ਹਾਂ ਥਾਂ ਦੀਆਂ ਹੱਥ ਦੀ ਕਢਾਈ ਦੀ ਆਪਣੀ ਜਗ੍ਹਾ ਦੀ value ਉਹਦੀ ਹਨਾ ਹਾਂਜੀ ਮਸ਼ੀਨਾ ਵੀ computerized ਮਸ਼ੀਨਾ ਚੱਲ ਪਈਆਂ ਉਹਦੇ ਨਾਲ ਵੀ ਮਤਲਬ ਕੇ ਤਿਆਰ ਹੁੰਦੇ ਨੇ ਦੁਪੱਟੇ ਪਰ ਜੋ ਚੀਜ਼ ਹੱਥ ਨਾਲ ਹੈ ਉਹ ਮਸ਼ੀਨਾ ਨਹੀਂ ਬਣਾ ਸਕਦੀਆਂ ਹਾਂ ਹੱਥ ਦੀ ਕਢਾਈ ਦੀ value ਜਿਹੜੀ ਹੈ ਉਹ ਜਿਆਦਾ

ਤੇ ਇਹਦੇ ਵਾਸਤੇ ਫ਼ੇਰ ਆਪਾਂ ਕਢਾਈ ਕਰਨ ਵਾਸਤੇ ਜਿਹੜੇ thread use ਕਰਦੇ ਹਾਂ

ਉਹ ਕੀ ਇੱਕੋ quality ਦੇ ਹੁੰਦੇ ਆ ਜਾਂ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ ਕੋਈ ਅਮ ਜਿਆਦਾਤਰ ਪੱਟ ਏ thread ਹੀ ਲੱਗਦੇ ਨੇ ਵੈਸੇ anchor ਦੇ ਵੀ ਹੁੰਦੇ ਆ

ਪੱਟ ਦੇ thread ਪੱਟ ਦੇ thread ਦੀ ਵੀ ਕਈ ਤਰ੍ਹਾਂ ਦੀ quality ਹੁੰਦੀ ਹੋਏਗੀ ਅਲੱਗ ਅਲੱਗ ਕੰਪਨੀਆਂ ਹੋਣਗੀਆਂ ਇਹਦੀਆਂ ਕੇ ਇੱਕੋ ਹੀ ਕੰਪਨੀ ਹੁੰਦੀ ਆ ਕੋਈ

ਹਾਂਜੀ ਪਰ thread ਦੇਖਣ ਵਿੱਚ same ਹੀ ਹੁੰਦਾ ਹੈਗਾ ਪੱਟ ਦਾ thread ਕਿਹਾ ਜਾਂਦਾ ਉਹਨੂੰ ਫੁਲਕਾਰੀ thread

ਤੇ ਫੁਲਕਾਰੀ ਹੁਣ ਦੋ ਤਰ੍ਹਾਂ ਦੀ ਹੈ ਇੱਕ ਕੱਚੀ ਹੁੰਦੀ ਆ ਇੱਕ ਪੱਕੀ ਜਿਸ ਨੂੰ traditional ਫੁਲਕਾਰੀ ਕਹਿੰਦੇ ਆ ਹਾਂ ਕਈ ਤਰ੍ਹਾਂ ਦੀ ਕਢਾਈ ਹੁੰਦੀ ਆ ਨਾ ਫੁਲਕਾਰੀ ਦੀ ਵੀ ਹਾਂਜੀ ਦੋ ਜਿਹੜੇ ਉਸਦੇ ਟਾਂਕੇ ਹੁੰਦੇ ਆ ਨਾ ਦੋ ਤਰ੍ਹਾਂ ਦੇ ਹੁੰਦੇ ਆ ਇੱਕ single thread ਨਾਲ ਵੀ ਹੁੰਦੀ ਹੈ ਬਰੀਕ ਤਾਰ ਵਾਲੀ ਹੁੰਦੀ ਹੈ ਉਹ ਬਿਲਕੁਲ ਲੱਗਦੀ ਹੈ ਜਿਸ ਤਰ੍ਹਾਂ ਕੀ ਮਸ਼ੀਨੀ ਹੋਵੇ

ਹਾਂਜੀ ਮਸ਼ੀਨ ਨਾਲ ਬਣਿਆ ਹੋਵੇ ਬਣਿਆ ਜਿਵੇਂ ਹਮ

ਇਹਨਾ ਦੇ ਜਿਵੇਂ ਹੁਣ ਅਲੱਗ ਅਲੱਗ ਕਢਾਈ ਹੋਗੀ ਹਨਾ ਅਲੱਗ ਅਲੱਗ fabric ਹੋਗਿਆ ਅਲੱਗ ਅਲੱਗ ਤਰ੍ਹਾਂ ਦੇ ਟਾਂਕੇ ਹੋਗੇ ਹਨਾ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 ਦਰ ਅਸਲ ਦੋ ਟਾਂਕੇ ਹੁੰਦੇ ਨੇ ਇੱਕ ਕੱਚੀ or ਇੱਕ ਪੱਕੀ ਫੁਲਕਾਰੀ ਜਿਹੜਾ

ਤੇ ਜਿਹੜਾ ਦੂਸਰਾ ਹੁੰਦਾ ਟਾਂਕਾ ਉਹ ਉੱਪਰ ਹੀ ਇੱਕ side ਤੋਂ ਚੱਕਿਆ ਜਾਂਦਾ ਹੈਗਾ ਦੋ ਤਰ੍ਹਾਂ ਦੀਆਂ

ਕੱਟ ਕੇ ਆ ਰਹੀ ਆ ਮੇਰੀ ਆਵਾਜ਼ ਵਾਜ ਕੱਟ ਕੱਟ ਕੇ ਵਿੱਚ ਆਉਂਦੀ ਹੈ ਕਈ ਵਾਰੀ

ਇਹ ਤੁਸੀਂ frame ਲਾਕੇ ਕਰਦੇ ਹੋਵੋਂਗੇ ਕੇ ਬਿਨਾ frame ਤੋਂ ਵੀ ਇਹ ਕਢਾਈ ਹੋ ਜਾਂਦੀ ਹੈ

ਪਰ ਕਈ ਤਾਂ frame ਤੋਂ ਬਗੈਰ ਬਿਲਕੁਲ ਕੱਢ ਹੀ ਨੀ ਸਕਦੇ ਲੇਕਿਨ ਮੈਂ ਤਾਂ ਕੱਢ ਲੈਂਦੀ ਹਾਂ

ਹਾਂ ਜਿਵੇਂ ਕਿਸੇ ਬੰਦੇ ਨੂੰ ਤਾਂ practice ਜਿਆਦਾ ਹੈਗੀ ਹੈ ਹਨਾ ਤਾਂ ਜਿਹੜੀਆਂ ਇਹ depend ਹੈਗਾ ਕੇ ਕਿਹੜਾ ਕਿੰਨਾ experience ਹੈ or ਬੰਦਾ ਕਿਸ ਤਰ੍ਹਾਂ or ਕਿੰਨੀ speed ਨਾਲ ਕੰਮ ਕਰ ਰਿਹਾ ਹਨਾ

frame ਤੇ ਨਿਕਲੇਗੀ ਠੀਕ ਹੈ ਹਾਂ ਇਸ ਤੋਂ ਇਲਾਵਾ ਇੱਕ ਹੋਰ ਕਢਾਈ ਹੈ ਸਿੰਧੀ ਦੀ ਕਢਾਈ ਹੁੰਦੀ ਹੈ ਹੁਣ ਕੱਚੀ ਸਿੰਧੀ ਪੱਕੀ ਸਿੰਧੀ ਕਹਿ ਦਿੰਦੇ ਆ ਨਾ ਜੋੰ ਬੂਟੀ ਹੋ ਜਾਂਦੀ ਹੈ ਇਕ ਵੀ ਤਾਂ ਇੱਕ ਫੁਲਕਾਰੀ ਦਾ ਹੀ ਟਾਂਕਾ ਨੀ ਆ ਜਾਂਦਾ

ਠੀਕ ਹੈ ਤੇ ਹੋਰ ਫ਼ੇਰ ਹੋਰ ਇਹਦੇ ਵਿੱਚ ਕੀ ਦੇਖਦੇ ਹਾਂ ਆਪਾਂ ਫੁਲਕਾਰੀ ਦੇ ਵਿੱਚ ਦੁਪੱਟੇ ਹੋਗੇ four sided ਕਰਲੋ ਹਨਾ ਅਮ ਜਿਵੇਂ ਆਪਾਂ

product ਬਣਾ ਸਕਦੇ ਹਾਂ ਆਪਾਂ ਫੁਲਕਾਰੀ ਦੇ ਨਾਲ

ਬਣਦੇ ਆ purse ਬਣਦੇ ਆ ਕਿੱਟਾਂ ਬਣ ਰਹੀਆਂ

wallet ਤੇ ਵੀ design ਆਪਾਂ ਫੁਲਕਾਰੀ ਦਾ ਕੋਈ ਵੀ ਪਾ ਸਕਦੇ ਹਾਂ cushion cover

runner runner ਹੋਗੇ bed sheet ਵੀ ਤਾਂ ਫੁਲਕਾਰੀ ਦੇ ਕਢਾਈ ਦੇ ਨਾਲ ਕੀਤੀ ਜਾ ਸਕਦੀ ਆ

ਤੇ ਜਿਵੇਂ table cover ਇਹਨਾ ਤੇ ਵੀ ਆਪਾਂ ਕਰ ਸਕਦੇ ਹਾਂ ਫੁਲਕਾਰੀ ਦਾ ਹਾਂਜੀ table table mat ਬਣਾਏ ਸੀਗੇ table runner ਬਣਾਏ ਸੀਗੇ ਫੁਲਕਾਰੀ ਦੇ ਹਮ ਸੋਫਾ cover ਹੋਗਿਆ

ਬਣਾਇਆ ਸੀਗਾ ਸੂਟ ਦੁਪੱਟਾ ਵੀ ਬਣਾਉਂਦੇ ਹੈਗਾ ਹਾਂ ਹਾਂ ਸੂਟ ਦੁਪੱਟੇ

ਸਾੜੀਆਂ ਵੀ ਹੈਗੀਆਂ ਅੱਜਕਲ trend ਵਿੱਚ

ਅੱਜਕਲ ਤਾਂ party ਵਗੈਰਾ ਤੇ ਵੀ ਸੂਟ ਬਹੁਤ ਅੱਛੇ ਪੰਜਾਬੀ ਸੂਟ ਕੁੜਤੀਆਂ ਵੀ ਬਣ ਰਹੀਆਂ madam ਹਾਂ ਅੱਜਕਲ ਬਣ ਰਹੀਆਂ ਨੇ ਕੁੜਤੀਆਂ ਵੀ ਸੂਟ ਦੇ ਉੱਪਰ ਹੀ half jacket ਬਣਾ ਕੇ ਹਨਾ ਉਹੀ ਕੁੜਤੀ ਹੋ ਜਾਂਦੀ ਹੈਗੀ ਉਹਦੇ ਉੱਤੇ ਫੁਲਕਾਰੀ ਦੀ ਕੋਈ ਵੀ ਕਿਸ ਤਰ੍ਹਾਂ ਦਾ ਵੀ ਟਾਂਕਾ ਆਪਣਾ ਲਗਾਲੋ design ਦੇਲੋ ਉਹਨੂੰ ਅੱਜਕਲ trend ਹੈ ਖੱਦਰ ਦੀਆਂ ਕੁੜਤੀਆਂ ਤੇ ਵੀ trend ਆ ਗਿਆ madam

ਹੋਰ ਅਮ ਫ਼ੇਰ

ਤੇ ਪਿੰਡਾਂ ਵਿੱਚ ਕਈ ਘਰਾਂ ਵਿੱਚ ਜਾ ਕੇ ਦੇਖੋ ਟਰੰਕ ਪੇਟੀਆਂ ਤੇ green color ਦੇ ਕੱਪੜੇ ਹੋਣਗੇ ਉਹਨਾ ਤੇ ਵੀ ਕਢਾਈ ਹਜੇ ਤੱਕ ਵੀ ਲੱਗੀ ਹੋਈ ਹੈਗੀ ਹੈ

ਅੱਜਵੀ ਹੈਗਾ ਮੇਰੇ ਘਰ ਹੈਗਾ